ਬਾਰ ਬਾਰ ਇੱਥੇ ਕਈ ਵਾਰ ਇੱਦਾਂ ਹੁੰਦਾ ਕੀ ਰੇਟ ਜਿਆਦਾ ਹੁੰਦਾ ਫ਼ੇਰ ਸਾਨੂੰ ਇੱਦਾਂ ਹੁੰਦਾ ਕੇ ਨਹੀਂ ਇੰਨਾ ਰੇਟ ਵੀ ਨਾ ਹੋਵੇ ਚੀਜ਼

ਦਸ ਦਸ ਹਜ਼ਾਰ ਚ ਰਹਿ ਕੇ with in limit ਵੀ ਆਜੇ ਵੀ ਸਮਾਨ ਵੀ ਸਾਰਾ ਆਜੇ or ਆ ਵੀ ਜਾਏ with in limit

ਨਹੀਂ ਹਜੇ ਮੈਂ ਦੇਖ ਕੇ ਆਈ ਹਾਂ ਸਮਾਨ ਕੱਡਾ ਕੇ ਮਤਲਬ side ਉੱਤੇ ਕਰਕੇ ਆਈ ਹੋਈ ਹਾਂ

bill ਵਗੈਰਾ ਹੋ ਜਾਏ payment ਉਹਨੂੰ ਚਲਜੇਗੀ ਤੇ ਫ਼ੇਰ ਮੈਂ ਚੁੱਕ ਲਾਂਗੀ ਇੱਥੋ ਸਮਾਨ ਹਾਂ ਠੀਕ ਹੈ

ਇੱਕ mam ਉਹ ਵੀ appreciation ਆਲੀ ਵੀ ਆਈ ਹੈ grant ਵਗੈਰਾ

ਸਾਡੇ ਵੀ ਨਾ ਦੋ ਬੱਚੇ ਹੀ ਆਏ ਪਹਿਲਾਂ ਪਿਛਲੀ ਵਾਰ ਤਾਂ ਉਹਨੇ ਇੱਕ ਹੀ select

ਹਾਂ ਕੁੜੀਆਂ ਨੂੰ ਨਾ ਪਿੰਡਾਂ ਚੋਂ ਦੁਰ ਜਾਣਾ ਤੇ ਕੱਲੇ ਜਾਣਾ ਬੜਾ ਔਖਾ ਨਿਕਲਣਾ ਹਨਾ ਚਲੋ

ਹੋ ਜੇ ਤਾਂ ਫ਼ੇਰ ਇਹ ਹੈ ਦੋ ਜਾਣਿਆ ਦਾ ਸਾਥ ਹੋ ਜਾਂਦਾ ਤੇ ਚੱਲ ਜਾਂਦੀਆਂ ਨੇ ਤੇ ਇਸ ਵਾਰੀ ਤਾਂ ਮੈਨੂੰ ਵੀ hope ਹੈ ਕੇ proper ਉਹਨਾ ਦੀ appreciate ਦੀ training ਜਿਹੜੀ ਹੈ ਲੱਗ ਜਾਏਗੀ

ਆਉਂਦੇ ਏ ਨਾ ਉਹਨਾ ਨੂੰ ਦਿੱਕਤ ਉਹਨਾ ਨੂੰ ਮੁਸ਼ਕਿਲ ਹੋ

ਉੱਦਾਂ routine ਚ ਆਉਂਦੇ ਨਾ ਬੱਚੇ ਸਕੂਲ ਦੇ group ਚ ਆਉਂਦੇ ਆ ਤੇ ਕੋਈ problem ਨੀ ਆਉਂਦੀ ਦੂਰ ਜਾਣਾ ਸ਼ਹਿਰ ਚ ਕੱਲੇ parents ਵੀ ਨੀ ਭੇਜਦੇ parents ਵੀ ਆਪਣੀ ਜਗ੍ਹਾ ਸਹੀ ਨੇ ਜਿੱਦਾਂ ਦਾ ਮਾਹੋਲ ਹੈ ਹਾਂਜੀ ਹਾਂਜੀ ਮਾਹੋਲ ਦੇ ਹਿਸਾਬ ਨਾਲ

ਉਹੀ ਆ ਤੇ ਮੈਂ ਉਹੀ ਦੇਖਦੀ ਮੈਂ ਕਿਹਾ ਸ਼ੁਕਰ ਹੈ ਚਲੋ ਇਸ ਵਾਰ ਦੋ ਬੱਚੇ ਆ ਗਏ ਏ

ਸਹੀ ਆ ਰਿਹਾ ਹਾਂ ਬੱਚਿਆਂ ਵਾਸਤੇ ਇੰਨਾ ਪੈਸਾ ਆ ਰਿਹਾ proper use ਹੋ ਰਿਹਾ ਹਨਾ ਬੱਚੇ ਜਿਆਦਾ ਤੋਂ ਜਿਆਦਾ ਸਿੱਖ ਲੈਣ

main ਇੱਦਾਂ ਈ ਹੈ ਕੀ ਚਲੋ ਹਨਾ ਜੇ government ਦੇ

ਮੈਂ ਤੇ ਇੰਨਾ motivate ਬੱਚਿਆਂ ਨੂੰ ਕਰਨੀ ਹਾਂ ਨਾ ਮੈਂ ਕਹਿਣੀ ਹਾਂ ਇਹ ਚੀਜ਼ਾਂ

ਬਾਹਰ ਜਾ ਕੇ ਸਿੱਖੋਗੇ ਨਾ ਜਦੋਂ ਹੱਥੋਂ ਪੈਸੇ ਦੇ ਕੇ ਸਿੱਖੋਗੇ ਤੁਹਾਨੂੰ ਫ਼ੇਰ value ਪਤਾ ਚੱਲਣੀ ਏ

cost ਹੀ ਹਨਾ ਇੰਨਾ ਵਧੀਆ ਇਹ ਅਮ project ਸ਼ੁਰੂ ਕੀਤਾ ਜਿਹੜਾ ਵਧੀਆ ਸਿੱਖ ਸਕਦਾ ਬੱਚਾ ਆਪਣਾ life set ਕਰ ਸਕਦਾ mam ਜਿੱਦਾਂ ninth ਦੇ class ਦੇ ਬੱਚੇ starting ਚ ਆਉਂਦੇ ਆ ਨਾ ਉਹਨਾ ਨੂੰ ਹਜੇ ਇੰਨਾ ਨਹੀਂ ਹੁੰਦਾ ਕੀ ਰੱਖ

ਉਹਨਾ ਨੂੰ ਇੱਦਾਂ ਹੁੰਦਾ ਲੈ ਇਹ ਤਾਂ ਬਹੁਤ ਸੋਖੀ ਹੈ

ਦਾ ਇਹਦੇ ਵਿੱਚ ਤੇ ਥੋੜਾ

ਕੇ ਬੇਟਾ ਤੁਸੀਂ ਇੱਦਾਂ ਸੋਚਣਾ ਹੈ ਕੇ ਪੰਜਾਹ ਚਾਲੀ ਮਿੰਟ ਦਾ ਤੁਹਾਡਾ period ਹੈ ਤਾਂ ਪੂਰਾ ਤੁਸੀਂ ਇਹਦੇ ਲਈ ਦੇਣਾ ਹੈ ਮੈਂ ਇੱਦਾਂ ਨੀ ਕਹਿੰਦੀ

ਇੰਨਾ ਹੈਗਾ ਜੇ ਤੁਸੀਂ ਚਾਲੀ ਮਿੰਟ ਦਾ period ਆ ਤਾਂ ਪੂਰਾ ਉਹਦੇ ਵਿੱਚ ਇੱਦਾਂ ਲਗਾਉ ਕੇ ਮੈਂ ਸਿੱਖਣਾ ਹੀ ਸਿੱਖਣਾ ਹੈ

ਕੋਈ ਬਿਲਕੁਲ ਫਾਇਦਾ ਤਾਂਹੀ ਹੈ ਜੇ ਬੱਚਾ ਕੁੱਝ ਸਿੱਖੁਗਾ

ਤੇ ਬੱਚੇ ਅੱਜ ਸੁਣੀ ਗਏ ਹਾਂ madam ਅਸੀਂ ਪੂਰਾ ਕਰਾਂਗੇ ਮੈਂ ਕਿਹਾ ਬੇਟਾ ਦੇਖ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ ਅਸੀਂ ਤੁਹਾਨੂੰ ਤਰੀਕਾ ਦੱਸ ਸਕਦੇ ਹਾਂ ਅਸੀਂ ਦੱਸ ਸਕਦੇ ਹਾਂ ਤੁਸੀਂ ਇੱਦਾਂ ਕਰਨਾ ਹਨਾ

ਚੀਜ਼ਾਂ ਜਿਹੜੀਆਂ ਆਉਂਦੀਆਂ ਉਹ ਤੁਹਾਨੂੰ practice ਦੇ ਨਾਲ ਹੀ ਆਉਗੀ

ਤੇ ਉਹ ਕੁੜੀਆਂ ਤੇ ਦੇਖ ਕੇ nail art ਇੰਨੀਆਂ ਖੁਸ਼ ਹੋਗੀਆਂ ਨਾ ਉਹਨਾ ਨੇ ਕਿੰਨੀ ਕਿੰਨੀ nail ਲੈਕੇ ਆਈਆਂ ਫ਼ੇਰ ਨਾ ਉਹ buy ਖਰੀਦ ਕੇ ਤੇ

ਕੀਤਾ nail art ਬੜੇ excited ਹੋਕੇ ਏਵੇਂ ninth tenth ਨੇ ਵੀ ਕੀਤਾ ਤੇ ਅਮ ਮੈਨੂੰ ਕਰਕੇ ਦੱਸਿਆ ਬੜੇ ਸੋਹਣੇ ਸੋਹਣੇ design ਬਣਾ ਕੇ art ਹੁੰਦੀ ਆ ਬੱਚਿਆਂ ਚ ਉਹਨਾ ਨੂੰ ਜਿੱਥੇ ਤੱਕ ਕਰਨਾ ਆ ਜਾਂਦਾ ਬੜਾ ਵਧੀਆ ਕਰ ਵੀ ਲੈਂਦੇ ਏ madam ਉਹੀ ਆ ਮਹਿੰਦੀ ਦੇਖੋ ਇੰਨੀ ਸੋਹਣੀ ਲਗਾਉਂਦੀਆਂ ਨਾ ਕਹਿਣ ਨੂੰ ਹਜੇ ninth

ਉਹੀ ਆ ਨਾ ਬਾਕੀ ਪਰ ਇੱਦਾਂ ਹੈ ਕੇ ਨਹੀਂ ਕਈ ਵਾਰ ਜਿੱਦਾਂ ਸਾਰਾ ਦਿਨ ਉਹਨਾ ਨੂੰ ਇਹੀ ਹੁੰਦਾ ਵੀ ਅਸੀਂ ਪੜ੍ਹਣਾ ਈ ਹੈ ਤਾਂ

ਵੀ ਦੇਖੋ ਬੇਟਾ ਹਨਾ ਕੋਈ ਵੀ parents ਤੁਹਾਨੂੰ ਨਹੀਂ ਕਹੇਗਾ ਵੀ ਇੱਦਾਂ ਲਾ ਕੇ ਤੁਸੀਂ ਸਿੱਖੋ ਸਕੂਲ ਮਿਲਿਆ ਤੁਸੀਂ at least ਉਹਦੇ ਵਿੱਚ ਜਰੁਰ ਹਨਾ ਇਹਨਾ ਚੀਜ਼ਾਂ ਨੂੰ ਸਿੱਖੋ ਬਿਲਕੁਲ ਬਿਲਕੁਲ ਹਾਂ

ਹਾਂ ਮੇਰੀ ਕੁੜੀ ਨਾ ਪਿੱਛੇ ਮਤਲਬ ਹੁਣ pass out ਹੈ clinical ਨਹੀਂ ਸੀਗੇ ਇੰਨੇ strong ਤੇ father ਵੀ ਨੀ ਸੀਗੇ ਉਹਦੇ ਤੇ ਉਹਨੇ ਕੰਮ ਕਰ ਕਰਕੇ ਜਦੋਂ ਸ਼ੁਰੂ ਚ ਕਹਿਣਾ madam ਜਿੱਦਾਂ ਵਰਤ ਆਉਂਦਾ ਕਰਵਾ ਚੌਥ

ਜੋ ਕਮਾਇਆ ਮੈਂ ਇਸ ਵਾਰ ਹਜ਼ਾਰ ਕਮਾਇਆ ਤੇ ਮੈਂ ਢਾਈ ਹਜ਼ਾਰ ਕਮਾਇਆ ਤੇ ਇੰਨੀ ਖੁਸ਼ੀ ਮਿਲਦੀ ਹੈ ਨਾ ਸੁਣ ਕੇ ਬੱਚਿਆਂ ਨੂੰ even parents ਬੜੇ ਖੁਸ਼ ਹੁੰਦੇ ਹਾ mother ਉਹਦੀ ਬੜੀ ਖੁਸ਼ ਹੁੰਦੀ ਸੀ ਦੇਖ ਕੇ

ਅਸੀਂ ਜਦੋਂ ਬੱਚੇ ਨੂੰ ਇੱਦਾਂ ਹੁੰਦਾ ਕੇ ਸਾਡੇ ਕੋਲੋਂ ਸਿੱਖਿਆ ਹੋਇਆ ਤੇ ਅੱਜ ਉਹ ਕਮਾ ਰਿਹਾ ਤੇ ਉਸ ਨੂੰ ਕਿੰਨੀ ਖੁਸ਼ੀ ਹੁੰਦੀ ਆ ਕੇ ਸਾਡਾ

ਮਦਦ ਕਰ ਰਿਹਾ ਕਈ ਬੱਚੇ ਦੀ ਇੰਨੀ background ਇੰਨੀ financial weak ਹੈ ਨਾ ਦਿਲ ਕਰਦਾ ਹੈ ਕੀ

ਚੀਜ਼ ਤਾਂ ਬਹੁਤ feel ਹੁੰਦੀ ਹੈ ਹਾਂਜੀ ਕੀ

ਜਦੋਂ ਬੱਚਾ ਹੁਣ ਜਿੱਦਾਂ ਕਰਵਾ ਚੌਥ ਤੇ ਇੱਥੇ ਵੀ ਬੱਚੇ ਕਈ ਕਰਦੇ ਆ ਨਾ ਜਿੱਦਾਂ ਹੈ ਨਾ

ਪੈਸੇ ਮਿਲਦੇ ਆ ਉਹਨਾ ਨੂੰ ਫ਼ੇਰ ਉਹਨਾ ਨੂੰ ਕਿੰਨੀ ਖੁਸ਼ੀ ਹੁੰਦੀ ਫ਼ੇਰ ਇਹ ਵੀ ਹੈਗਾ madam ਜਿੱਦਾਂ facial ਵਗੈਰਾ ਉਹਨਾ ਨੇ ਘਰ ਵੀ ਕਰਨਾ

ਤੇ ਆਂਢ ਗੁਵਾਂਢ ਹੀ ਆ ਜਾਂਦਾ ਹੈ ਕਰਵਾਉਣ ਬੱਚੇ ਨੂੰ ਪਤਾ ਹੈ ਕੀ ਆਹ ਕਰਦਿਆਂ ਨੇ ਕੁੜੀਆਂ ਥੋੜਾ ਬਹੁਤ ਤੇ ਸ਼ੁਰੂ ਕਰ

madam ਅਸੀਂ ਅੱਜ ਇਹਨਾ ਦੇ ਕੀਤਾ ਵਿਆਹ ਤੇ ਜਾਣਾ ਸੀ ਉਹਨਾ

ਅੱਛਾ ਲੱਗਦਾ ਕੇ ਚੱਲ ਸਿੱਖੇ ਆ ਕਮਾਈ ਕਰਦੇ ਆ ਜੋ main motive ਹੈ ਸਾਡਾ ਇੱਥੇ ਹਨਾ

ਕੇ ਬੱਚਾ ਚਲੋ ਜੇ ਆਉਂਦਾ ਹੈ ਜੇ ਦੇਖੋ ਹੁਣ ਸਮਾਨ ਵੀ government ਦੇ ਰਹੀ ਹੈ ਸਾਰਾ ਕੁੱਝ ਹੈਗਾ provide ਕੀਤਾ ਹੋਇਆ

ਜਾਣਗੇ ਬੱਚੇ ਤਾਂ ਜਿਆਦਾ ਵਧੀਆ ਹਨਾ ਸਿੱਖ

ਬੱਚਿਆ ਨੂੰ ਇਹੀ ਕਹਿੰਦੀ ਕੀ ਬੇਟਾ ਇੱਦਾਂ ਹੈ ਬੱਸ ਸਿੱਖਣਾ ਹੈ ਤੁਸੀਂ ਇਹ ਸੋਚੋ ਕੇ ਅਸੀਂ ਇੰਨੇ time ਲਈ ਸਕੂਲ ਦੇ ਵਿੱਚ ਕਲਾਸ ਲਗਾਈ ਤਾਂ ਇਸ ਕਲਾਸ ਦੇ ਵਿਚੋਂ ਕੁੱਝ

ਸਾਰੇ ਅਸੀਂ ਇਹ ਤਰ੍ਹਾਂ ਨੀ ਕਿਹ ਸਕਦੇ ਬੱਚੇ ਹਾਂ

ਹਾਂ ਸਭ ਠੀਕ ਠਾਕ ਵਧੀਆ

ਹੋਰ ਤੁਸੀਂ ਸਨਾਉ ਘਰ ਠੀਕ ਸਾਰੇ

ਠੀਕ ਏ ਤੇ

hello ਹਾਂਜੀ mam ਚੱਲਦੇ ਆ paper ਸਾਡੇ ਦੂਜੇ non board classes ਦੇ ਤਾਂ ਸੱਤ ਤਰੀਕ ਤੋਂ ਆ may be start ਹਨਾ ਹਾਂਜੀ ਹਾਂਜੀ ਹਾਂ ਸੱਤ ਤਰੀਕ

ਇਹ ਹੈ ਕੀ ਸੱਤ ਅਮ ਜਿਹੜਾ ਹੈ ਉਹ ਥੋੜਾ ਪਹਿਲੇ ਕਰਤਾ ਚਾਰ ਤਰੀਕ ਨੂੰ ਬਾਕੀ ਤੇ as a ties ਰਹੇਗੀ date sheet ਹਨਾ

ਹਾਂ ਇੱਕ ਹੈ ਬੱਸ ਹੋਲਾ ਮਹੱਲਾ ਕਰਕੇ ਜਿਹੜਾ paper ਇੱਕ ਪਹਿਲੇ ਕਰਤਾ ਬਾਕੀ ਤਾਂ as a ties ਆ ਹਨਾ mam ਤੁਸੀਂ ਵੀ ਨਾ check ਕਰ ਲਿਉ plus two ਦੀ date sheet ਦੇ ਵਿੱਚ ਵੀ beauty and wellness ਦੇ ਨਾ paper ਚ

ਹਾਂ ਠੀਕ ਠੀਕ ਹੈ madam